ਇਸ ਕਰਕੇ ਇਸ ਕਾਰਕੇ ਹੁਣ ਉਮਰ ਛੋਟੀ ਐ ਤੇ ਇਸ time ਸਹੀ plan ਕਰਨਾ best ਰਹੇਗਾ

ਠੀਕ ਐ ਖ਼ਰਚੋ ਸਭ ਕੁਛ ਕਰੋ ਨਾਲ ਬਚਾਓ ਵੀ ਬਚਾਣਾ ਬਹੁਤ ਜਰੂਰੀ ਐ ਠੀਕ ਆਏ ਹੁਣ ਮੈਂ ਇਹਨਾਂ ਨੂੰ ਕਵਾਂ ਗੀ ਨਾ ਬਈ ਤੁਸੀ ਹੁਣੇ ਹੀ ਅ ਜੋੜਨਾ ਸ਼ੁਰੂ ਕਰੋ ਤਾਹਿ ਹੋਏਗਾ ਕੁਛ ਹੱਮ ਕਲ ਨੂੰ ਹੁਣ ਕਿਸੀ ਦੇ ਅੱਗੇ ਥੋੜੇ ਹਥ੍ਹ ਅਡਨੇ ਨੇ ਕਿ ਹਾਂ

ਪਹਿਲੇ ਤੇ ਮੈਂ ਪੈਸਾ ਫਸਾ ਤਾ ਜਿੰਦਗੀ ਚ ਘਰੋਂ ਕੰਮ ਕਾਜਾ ਚ ਲਗਾ ਦਿੱਤੇ ਬਚਾਯਾ ਨਹੀਂ ਹਾਂਜੀ ਉਹ ਤੇ ਹੈ ਹੀ ਐ ਆਪੇ ਹੀ ਦੇਖਣਾ ਪੈਂਦਾ ਆਪਣੇ ਬੱਚਿਆਂ ਦਾ ਆਪੇ ਹੀ ਦੇਖਣਾ ਨਾ

ਹਾਂਜੀ ਉਹ ਤੇ ਹੈ ਹੀ ਐ ਆਪ ਹੀ ਕਰਨਾ ਪੈਣਾ ਹਾਂ ਕੁਛ ਅਗਰ ਪੁੱਛਣਾ ਕੁਛ ਜਾਨਣਾ ਤੇ ਤੂੰ ਮੇਰੇ ਕੋਲ ਆਜੀ ਮੈਂ ਤੈਨੂੰ ਦੱਸ ਦਾ ਗੀ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

ਮੈਂ ਵੀ ਆਵਾਂ ਗਈ ਅਜੇ ਮੇਰੇ ਕੋਲ time ਨੀ ਲੱਗ ਪਾ ਰੇਯਾ ਨਾ ਨਿਕਲਣ ਦਾ ਜਦੋ ਨਿਕਲਣ ਦਾ time ਲਗੇਗਾ ਤੇ ਮੈਂ ਆਵਾ ਗੀ ਜਰੂਰ ਆਵਾਂ ਗੀ ਪਹਿਲੇ ਕੁਛ ਕੰਮ ਕਾਜ ਹੈਗੇ ਨੇ ਉਹ ਖਤਮ ਕਰ ਲੀਯੇ ਬੱਸ ਓਹਦੇ ਚ ਲੱਗੇ ਹੋਏ ਆ

ਠੀਕ ਆਏ ਨਾ ਤੇ ਤੂੰ ਵੀ ਆ ਜਾਯਾ ਕਰੀਂ ਤੈਨੂੰ ਤੇ ਬੁਲਾਣਾ ਪੈਂਦਾ ਵੇ ਤਾ ਵੀ ਨਾ ਤੂੰ ਆਂਦੀ ਨਹੀਂ ਨਹੀਂ ਮੈਂ ਆਵਾ ਗੀ ਲਗਾਵਾਂ ਗਈ ਚੱਕਰ

ਮੈਂ ਕੁਛ ਨਹੀਂ ਵੇਹਲੀ ਵੇਹਲੀ ਹੋ ਕੇ ਵੀ ਨਹੀਂ ਆ ਸਕਦੀ

ਵੇਹਲੀ ਨਹੀਂ ਕਹਿੰਦਾ ਘਰ ਦੇ ਕੰਮਾਂ ਤੋਂ ਨਹੀਂ ਵੇਹਲ ਮਿਲਦਾ ਇਹ ਕਹਿੰਦਾ ਵੇਹਲਾ ਤੇ ਫੇਰ ਵੇਹਲਾ ਹੀ ਹੋਇਆ ਨਹੀਂ ਘਰ ਦੇ ਕੰਮ ਤੇ ਕਰਨੇ ਹੀ ਨੇ ਸਾਰੇ ਕੰਮ ਆਪ ਹੀ ਕਰਦੇ ਨੇ ਸਫਾਇਆ ਭਾਂਡੇ ਕੱਪੜੇ ਰੋਟੀ ਸਭ ਕੁਛ ਕਰਨਾ ਹੁੰਦਾ ਪਰ ਇਹ ਹੈ ਕਿ ਵਿੱਚ ਵਿੱਚ time ਮਿਲਦਾ ਉਂਝ ਨਹੀਂ ਨਾ ਮਿਲਦਾ ਕਿ ਥੋੜਾ time ਹੋਏ ਕਿ ਚਲੋ ਕੀ ਬੰਦਾ ਨਿਕਲ ਜੇ ਸ਼ਾਮੀ ਕਹਿਣੀ ਆ ਫੇਰ ਸ਼ਾਮੀ ਇਹ ਆ ਜਾਂਦੇ ਨੇ factory ਤੋਂ ਫੇਰ ਰਾਤੀ ਦੀ ਰੋਟੀ ਵੀ ਹੋ ਜਾਂਦੀ ਆ

ਓਹੀ ਤੇ ਆਯਾ ਕਰ ਜਿਵੇਂ ਨਿਕਲਣਾ ਕਰਨਾ ਤੇ ਤੁਸੀ ਸ਼ਾਮ ਦੀ ਰੋਟੀ ਵੀ ਪਹਿਲੇ ਹੀ ਬਣਾ ਲੋ ਨਾ

ਹਾਂ ਕਰਨਾ ਹੀ ਪੈਂਦਾ ਕੁਛ ਨਾ ਕੁਛ ਤੇ

busy ਵੀ ਰਹਿੰਦਾ ਥੋੜਾ time ਵੀ spend ਹੋ ਜਾਂਦਾ ਹੋਰ ਕੀ ਸਵੇਰੇ ਸਾਰਾ ਕੰਮ ਨਿਪਟਾ ਲੈਂਦੇ ਆ ਸਵੇਰ ਦਾ ਦੁਪਹਿਰ ਦਾ ਤੇ ਰਾਤ ਦਾਈ ਅੱਛਾ ਸਵੇਰੇ ਹੀ ਕਰ ਲੈਂਦੇ ਹੋ ਸਾਰਾ ਹਾਂ ਕਾਮ ਦਾ ਪਤਾ ਨਹੀਂ ਹੁੰਦਾ ਨਾ ਕਿਸ ਟੀਮ ਕੇਹੜਾ ਕੰਮ ਅਜੇ ਹਾਂਜੀ ਹਾਂਜੀ ਉਹ ਤੇ ਹੈ ਹੀਐ ਕਿਹਣੀ ਦੇਰ ਬਾਹਰ ਰਹਿਣਾ ਪੈ ਜਾਵੇ ਕੰਮ ਦੇ ਚੱਕਰ ਆ ਕੀਹਨੇ ਦੇਰ ਕੰਮ ਚ busy ਰਹੀਏ

ਹੱਮ ਪਿਛੇ ਘਰਦਿਆਂ ਨੂੰ ਦਿੱਕਤ ਨਾ ਹੋਵੇ ਨਾ ਹਾਂਜੀ ਹਾਂਜੀ ਉਹ ਤੇ ਹੈ ਹੀਏ ਇਸ ਲਯੀ ਸਵੇਰੇ ਹੀ ਨਿਪਟਾ ਦੇਣੇ ਆ ਹਾਂ family ਵੀ ਦੇਖਣੀ ਪੈਂਦੀ ਆ ਸਭ ਕੁਛ ਦੇਖਣਾ ਪੈਂਦਾ ਹੰ ਕਰਨਾ ਅੱਸੀ ਹੈ ਨਾ ਸਾਰਾ ਕੁਛ ਘਰ ਦਾ

ਹਾਂਜੀ ਮੈਂ ਓਹੀ ਕਹਿ ਰੀ ਆ ਸਵੇਰੇ ਹੀ ਨਿਪਟਾ ਦੋ ਸਵੇਰ ਦੇ ਕੰਮ ਨਾਸ਼ਤੇ ਦੇ ਨਾਲ ਨਾਲ ਦੁਪਹਿਰ ਦੀ ਵੀ ਤੇ ਰਾਤ ਦੀ ਵੀ

ਤੇ pack ਕਰ ਕੇ ਰੱਖ ਦੋ ਬਾਧ ਵਿਚ ਬਾਹਰੋਂ ਖਾ ਰੇ ਹੋ ਤੇ

ਹਾਂਜੀ ਹਾਂਜੀ ਚੱਲ ਠੀਕ ਐ ਮੈਂ ਫੇਰ ਰੱਖਨੀ ਆ ਤੂੰ ਆਈ

bye

ਵਿਆਹ ਦੀਆਂ ਲਾਵਾਂ ਹੋਣ ਤੋਂ ਬਾਅਦ ਹੀ ਮੇਰੀ ਵਿਦਾਈ ਹੋ ਗਈ ਤੇ ਬਹੁਤ ਦੂਰ ਦਾ ਸਫ਼ਰ ਕਰਕੇ ਅਸੀਂ ਪਿੰਡ ਪਹੁੰਚ ਗਏ, ਸਸੁਰਾਲ ਪਹੁੰਚ ਕੇ ਹੀ ਕੁੱਝ ਰਸਮਾਂ ਕਰਨ ਤੋਂ ਬਾਅਦ ਮੈਨੂੰ ਇੱਕ ਕਮਰੇ ਵਿੱਚ ਬਿਠਾ ਦਿੱਤਾ ਗਿਆ ਮੈਂ ਇੱਕ ਪੜ੍ਹੀ ਲਿਖੀ ਕੁੁੜੀ ਸੀ ਤੇ ਮੇਰੇ ਮੰਮੀ ਪਾਪਾ ਨੇ ਮੇਰਾ ਵਿਆਹ ਮੇਰੀ ਮਰਜ਼ੀ ਦੇ ਖਿਲਾਫ਼ ਇੱਕ ਕਿਸਾਨ ਨਾਲ ਕਰ ਦਿੱਤਾ, ਜਿਸਦਾ ਨਾਮ ਕੁਲਜੀਤ ਸੀ। ਮੈਂ ਆਪਣੀ ਕਿਸਮਤ ਤੇ ਰੋ ਰਹੀ ਸੀ ਰੌਣ ਤੋਂ ਬਿਨਾਂ ਹੋਰ ਕੁਛ ਕਰ ਵੀ ਨਹੀਂ ਸਕਦੀ ਸੀ, ਕੁੱਝ ਦੇਰ ਬਾਅਦ ਮੇਰਾ ਪਤਾ ਅੰਦਰ ਆਇਆ ਮੈਂ ਹਲਕੀ ਜਿਹੀ ਇੱਕ ਝਲਕ ਉਸ ਵੱਲ ਮਾਰੀ ਤਾਂ ਮੈਨੂੰ ਬਿਲਕੁਲ ਅਨਪੜ੍ਹ ਗਵਾਰ ਲੱਗਿਆ। ਰੰਗ ਥੋੜ੍ਹਾ ਸਾਂਵਲਾ ਸੀ ਉਹ ਮੇਰੇ ਸਾਹਮਣੇ ਆ ਕੇ ਬੈਠ ਗਿਆ ਤੇ ਮੁਸਕਰਾਉਣ ਲੱਗਿਆ ਉਸਦਾ ਮੈਨੂੰ ਇਸ ਤਰ੍ਹਾਂ ਦੇਖਣਾ ਮੈਨੂੰ ਬਹੁਤ ਬੁਰਾ ਲੱਗਿਆ ਉਹ ਮੈਨੂੰ ਕਹਿਣ ਲੱਗਿਆ। ਮੈਂ ਬਹੁਤ ਕਿਸਮਤ ਵਾਲਾ ਹਾਂ ਜੋ ਮੈਨੂੰ ਤੇਰੇ ਵਰਗੀ ਖੂਬਸੂਰਤ ਤੇ ਪੜ੍ਹੀ ਲਿਖੀ ਪਤਨੀ ਮਿਲੀ ਹੈ। ਮੈਂ ਉਸਦੀ ਗੱਲ ਦਾ ਤੁਰੰਤ ਜਵਾਬ ਦਿੱਤਾ ਤੇ ਕਿਹਾ ਮੈਂ ਬਹੁਤ ਬਦਕਿਸਮਤ ਹਾਂ ਜੋ ਮੈਨੂੰ ਤੇਰੇ ਵਰਗਾ ਪਤੀ ਮਿਲਿਆ। ਮੇਰੀ ਗੱਲ ਸੁਣਕੇ ਉਸਦੇ ਚਿਹਰੇ ਦਾ ਰੰਗ ਉੱਡ ਗਿਆ ਉਸਨੂੰ ਸ਼ਾਇਦ ਮੈਥੋਂ ਅਜਿਹੀ ਕਿਸੀ ਗੱਲ ਦੀ ਉਮੀਦ ਨਹੀਂ ਸੀ ਪਰ ਮੇਰਾ ਦਿਮਾਗ ਬਹੁਤ ਖ਼ਰਾਬ ਹੋਇਆ ਪਿਆ ਸੀ, ਮੇਰੇ ਮਾਤਾ ਪਿਤਾ ਨੇ ਲੱਖ ਮਨਾ ਕਰਨ ਦੇ ਬਾਵਜੂਦ ਵੀ ਮੇਰਾ ਵਿਆਹ ਪਿੰਡ ਵਿੱਚ ਕਰ ਦਿੱਤਾ, ਮੇਰੇ ਮਨਾ ਕਰਨ ਤੇ ਵੀ ਉਹਨਾਂ ਕਿਹਾ ਕਿ ਮੁੰਡਾ ਬਹੁਤ ਚੰਗਾ ਹੈ ਖੁੱਦ ਦੀ ਜ਼ਮੀਨ ਤੇ ਖੇਤੀ ਕਰਦਾ ਹੈ, ਚੰਗਾ ਖਾਨਦਾਨ ਹੈ ਕਮਾਉਂਦਾ ਵੀ ਵਧੀਆ ਹੈ, ਤੂੰ ਬਹੁਤ ਖ਼ੁਸ਼ ਰਵੇਂਗੀ। ਪਰ ਕੀ ਖ਼ੁਸ਼ੀ ਬਸ ਚੰਗੀ ਕਮਾਈ ਤੇ ਚੰਗੇ ਖਾਨਦਾਨ ਤੱਕ ਹੀ ਸੀਮਿਤ ਸੀ, ਮੇਰੀ ਖ਼ੁਸ਼ੀ ਕੋਈ ਮਾਇਨੇ ਨਹੀਂ ਰੱਖਦੀ ਸੀ, ਮੇਰੇ ਅੰਦਰ ਬਹੁਤ ਜਲਨ ਸੀ। ਮੇਰੇ ਸ਼ਬਦ ਮੇਰੇ ਵੱਸ ਵਿੱਚ ਨਹੀਂ ਸਨ ਮਨ ਕਰ ਰਿਹਾ ਸੀ ਕਿ ਸਾਰੀ ਭੜਾਸ ਉਸ ਤੇ ਕੱਢ ਦੇਵਾਂ ਉਹ ਬੋਲਿਆ ਨੇਹਾਂ ਤੂੰ ਠੀਕ ਤਾਂ ਹੈ ਇਹ ਕੀ ਬੋਲ ਰਹੀ ਹੈਂ ਮੈਂ ਕਿਹਾ ਕਿ ਮੈਂ ਸਹੀ ਬੋਲ ਰਹੀ ਹਾਂ। ਤੇਰਾ ਮੇਰਾ ਕੋਈ ਮੇਲ ਨਹੀਂ ਹੈ ਮੇਰੇ ਮੰਮੀ ਪਾਪਾ ਨੇ ਪਤਾ ਨੀ ਤੇਰੇ ਵਿੱਚ ਕੀ ਦੇਖਿਆ ਜੋ ਮੇਰੀ ਜ਼ਿੰਦਗੀ ਖ਼ਰਾਬ ਕਰ ਦਿੱਤੀ, ਇਹ ਸਭ ਬੋਲ ਕੇ ਮੈਂ ਰੋਣ ਲੱਗੀ ਉਹ ਚੁੱਪ ਹੋ ਕੇ ਬੈਠ ਗਿਆ ਤੇ ਬਹੁਤ ਮਾਊਸ ਵੀ ਹੋ ਗਿਆ। ਮੈਂ ਰੋਂਦੇ ਹੋਏ ਕਿਹਾ ਮੈਂ ਕਿਸੇ ਹੋਰ ਨੂੰ ਪਿਆਰ ਕਰਦੀ ਹਾਂ ਮੈਂ ਤੇਰੇ ਨਾਲ ਬਿਲਕੁਲ ਨਹੀਂ ਰਹਿ ਸਕਦੀ ਮੇਰੀ ਇਹ ਗੱਲ ਸੁਣ ਕੇ ਉਹ ਹੱਕਾ ਬੱਕਾ ਰਹਿ ਗਿਆ ਉਸਨੇ ਕਿਹਾ ਨੇਹਾਂ ਤੂੰ ਹੋਸ਼ ਵਿੱਚ ਹੈ, ਇਹ ਕੀ ਬੋਲ ਰਹੀ ਹੈ ਮੈਂ ਕਿਹਾ ਜਿਸਨੂੰ ਮੈਂ ਪਿਆਰ ਕਰਦੀ ਹਾਂ, ਉਹ ਤੇਰੇ ਨਾਲੋਂ ਜ਼ਿਆਦਾ ਪੜ੍ਹਿਆ ਲਿਖਿਆ ਤੇ smart ਹੈ। ਉਸਦੀਆਂ ਅੱਖਾਂ ਭਰ ਆਈਆਂ ਉਹ ਬਾਹਰ ਚਲਿਆ ਗਿਆ। ਪਰ ਇਹ ਸੱਚ ਸੀ ਕਿ ਮੈਂ ਇੱਕ ਮੁੰਡੇ ਨੂੰ ਪਿਆਰ ਕਰਦੀ ਸੀ ਉਹ ਮੇਰੇ ਨਾਲ ਹੀ ਪੜ੍ਹਦਾ ਸੀ ਮੈਂ ਹੁਣ ਵੀ ਆਪਣੀ ਕਿਸਮਤ ਤੇ ਰੋ ਰਹੀ ਸੀ ਕੁਛ ਦੇਰ ਬਾਅਦ ਕੁਲਜੀਤ ਕਮਰੇ ਵੱਲ ਵਿੱਚ ਵਾਪਸ ਆਇਆ, ਉਸਦੀਆਂ ਅੱਖਾਂ ਸੁੱਜੀਆਂ ਹੋਈਆਂ ਸਨ ਉਹ ਸ਼ਾਇਦ ਬਹੁਤ ਰੋ ਕੇ ਆਇਆ ਸੀ, ਉਹ ਆਪਣਾ ਬਿਸਤਰਾ ਚੁੱਕ ਕੇ ਜ਼ਮੀਨ ਤੇ ਸੌਂ ਗਿਆ, ਮੈਂ ਵੀ ਕੱਪੜੇ ਬਦਲੇ ਤੇ ਬੈਡ ਤੇ ਸੌਂ ਗਈ। ਬਹੁਤ ਦਿਨਾਂ ਤੱਕ ਅਜਿਹਾ ਹੀ ਚੱਲਦਾ ਰਿਹਾ ਨਾ ਮੈਂ ਉਸ ਨਾਲ ਕੋਈ ਗੱਲ ਕੀਤੀ ਨਾ ਹੀ ਉਸਨੇ ਮੇਰੇ ਨਾਲ ਉਹ ਸਵੇਰ ਹੁੰਦੇ ਹੀ ਖੇਤਾਂ ਵਿੱਚ ਚਲਿਆ ਜਾਂਦਾ ਥੱਕ ਹਾਰ ਕੇ ਜਦੋਂ ਘਰ ਆਉਂਦਾ,

ਮੈਨੂੰ ਦੇਖ ਕੇ ਉਹ ਕਮਰੇ ਵਿੱਚੋਂ ਬਾਹਰ ਚਲਿਆ ਜਾਂਦਾ ਨਹਾ ਧੋ ਕੇ ਵਾਪਸ ਆਉਂਦਾ ਮੇਰੀ ਮਜ਼ਬੂਰੀ ਇਹ ਸੀ ਕਿ ਮੈਨੂੰ ਸਭ ਦੇ ਨਾਲ ਬੈਠ ਕੇ ਖਾਣਾ ਖਾਣਾ ਪੈਂਦਾ ਸੀ, ਮੇਰੇ ਸਸੁਰਾਲ ਵਿੱਚ ਸਾਰੇ ਇਕੱਠੇ ਬੈਠ ਕੇ ਖਾਣਾ ਖਾਂਦੇ ਸਨ। ਜੋ ਮੈਂ ਬਿਲਕੁਲ ਨਹੀਂ ਕਰ ਸਕਦੀ ਸੀ ਕੁਛ ਦਿਨਾਂ ਤੱਕ ਤਾਂ ਮੈਂ ਅੱਧਾ ਖਾਣਾ ਖਾ ਕੇ ਉੱਠ ਜਾਂਦੀ ਸ਼ਾਇਦ ਇਹ ਗੱਲ ਕੁਲਜੀਤ ਨੂੰ ਸਮਝ ਆ ਗਈ ਸੀ ਕਿ ਮੈਂ ਉਸ ਨਾਲ ਬੈਠ ਕੇ ਖਾਣਾ ਨਹੀਂ ਖਾ ਪਾਉਂਦੀ ਸੀ।

ਭਰ ਪੇਟ ਖਾਣਾ ਨਹੀਂ ਮਿਲ ਰਿਹਾ ਸੀ ਮੈਂ ਤਾਂ ਬਸ ਆਪਣੀਆਂ ਅਧੂਰੀਆਂ ਖੁਹਾਇਸਾਂ ਬਾਰੇ ਸੋਚਦੀ ਰਹਿੰਦੀ ਤੇ ਆਪਣੇ ਪਿਆਰ ਰੋਹਿਤ ਬਾਰੇ ਸੋਚਦੀ ਰਹਿੰਦੀ, ਮੇਰੇ ਕੋਲ ਫ਼ੋਨ ਨਹੀਂ ਸੀ, ਮੇਰੀ ਮੰਮੀ ਨੇ ਮੇਰਾ ਫ਼ੋਨ ਆਪਣੇ ਕੋਲ ਹੀ ਰੱਖ ਲਿਆ ਸੀ ਜਦੋਂ ਮੈਥੋਂ ਰਿਹਾ ਨਾ ਗਿਆ ਤਾਂ ਮੈਂ ਸਾਰੀ ਸ਼ਰਮ ਲਿਹਾਜ਼ ਛੱਡ ਕੇ ਕੁਲਜੀਤ ਤੋਂ ਫ਼ੋਨ ਮੰਗਿਆ ਤੇ ਕਿਹਾ ਮੈਂ ਰੋਹਿਤ ਨਾਲ ਗੱਲ ਕਰਨੀ ਹੈ ਉਹ ਹੈਰਾਨੀ ਨਾਲ ਮੇਰੇ ਵੱਲ ਦੇਖਣ ਲੱਗਿਆ, ਮੈਂ ਉਸਦੇ ਹੱਥਾਂ ਵਿੱਚੋਂ ਫ਼ੋਨ ਖੋਹ ਲਿਆ ਤੇ ਰੋਹਿਤ ਨੂੰ ਫ਼ੋਨ ਕਰਕੇ ਗੱਲ ਕਰਨ ਲੱਗੀ ਕੁਲਜੀਤ ਰੋਜ਼ ਦੀ ਤਰ੍ਹਾਂ ਜ਼ਮੀਨ ਤੇ ਸੌਂ ਗਿਆ, ਰੋਹਿਤ ਹਜੇ ਵੀ ਮੈਨੂੰ ਅਪਨਾਉਣ ਲਈ ਤਿਆਰ ਸੀ।

ਕੁਲਜੀਤ ਬੋਲਿਆ ਕਿ ਮੈਂ ਤੈਨੂੰ ਛੱਡ ਵੀ ਦੇਵਾਂ ਤੇ ਤੇਰੇ ਉੱਪਰ ਕੋਈ ਇਲਜ਼ਾਮ ਬਰਦਾਸ਼ਤ ਨਹੀਂ ਕਰ ਸਕਦਾ, ਕਿਉਂਕਿ ਤੇਰੇ ਮੰਮੀ ਪਾਪਾ ਦੀ ਇੱਜਤ ਮੇਰੀ ਇੱਜਤ ਵੀ ਹੈ। ਜੇ ਉਹ ਮੁੰਡਾ ਤੈਨੂੰ ਇੱਜਤ ਨਾਲ ਅਪਨਾਉਣ ਨੂੰ ਤਿਆਰ ਹੈ ਤਾਂ ਮੈਂ ਖੁੱਦ ਤੈਨੂੰ ਉਸਦੇ ਕੋਲ ਲੈ ਜਾਵਾਂਗਾ ਉਸ ਨਾਲ ਗੱਲ ਕਰਕੇ ਸਾਰਾ ਇਲਜਾਮ ਆਪਣੇ ਆਪ ਤੇ ਲੈ ਲਵਾਂਗੇ ਤੈਨੂੰ ਘਰ ਛੱਡ ਦੇਵਾਂਗਾ। ਤੇ ਤਲਾਕ ਦੇ ਪੇਪਰ ਵੀ ਭਿਜਵਾ ਦੇਵਾਂਗਾ, ਤੂੰ ਖ਼ੁਸ਼ੀ ਨਾਲ ਵਿਆਹ ਕਰਵਾ ਲਵੀਂ ਇਹ ਸੁਣ ਕੇ ਮੈਂ ਬਹੁਤ ਖ਼ੁਸ਼ ਹੋ ਗਈ, ਮੈਂ ਸਾਰੀ ਗੱਲ ਰੋਹਿਤ ਨੂੰ ਦੱਸੀ ਤਾਂ ਉਹ ਵੀ ਬਹੁਤ ਖ਼ੁਸ਼ ਹੋਇਆ। ਦੋ ਤਿੰਨ ਦਿਨ ਬਾਅਦ ਮੈਂ ਕੁਲਜੀਤ ਨਾਲ ਰੋਹਿਤ ਦੇ ਘਰ ਪਹੁੰਚ ਗਈ ਤੇ ਕੁਲਜੀਤ ਨੂੰ ਕਿਹਾ ਕਿ ਤੂੰ ਹੁਣ ਜਾ ਤੇ ਤਲਾਕ ਦੇ ਪੇਪਰ ਭਿਜਵਾ ਦੇਵੀਂ, ਮੇਰਾ ਤੇਰਾ ਹੁਣ ਕੋਈ ਰਿਸਤਾ ਨਹੀਂ। ਕੁਲਜੀਤ ਉੱਥੋਂ ਚੱਲਿਆ ਗਿਆ ਘਰ ਵਿੱਚ ਰੋਹਿਤ ਦੇ ਇਲਾਵਾ ਹੋਰ ਕੋਈ ਨਹੀਂ ਸੀ ਜਦੋਂ ਕਿ ਉਸਨੇ ਤਾਂ ਕਿਹਾ ਸੀ ਕਿ ਉਸਨੇ ਆਪਣੇ ਘਰਦਿਆਂ ਨੂੰ ਸਭ ਦੱਸ ਦਿੱਤਾ ਹੈ। ਮੈਂ ਪੁੱਛਿਆ ਕਿ ਤੇਰੇ ਘਰ ਵਾਲੇ ਕਿੱਥੇ ਹਨ ਤਾਂ ਉਸਨੇ ਕਿਹਾ ਕਿ ਕਮਰੇ ਵਿੱਚ ਚੱਲ ਬੈਠ ਕੇ ਗੱਲ ਕਰਦੇ ਹਾਂ। ਅਸੀਂ ਦੋਨਾਂ ਨੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਉਸਨੇ ਸਾਡੀ ਦੋਨਾਂ ਦੀ ਫੋੋਟੋ ਲਈ ਤੇ ਕਿਸੇ ਨੂੂੰ ਭੇਜ ਦਿੱਤੀ। ਤੇ ਆਪ ਬਾਥਰੂਮ ਵਿੱਚ ਚਲਿਆ ਗਿਆ ਥੋੜ੍ਹੀ ਦੇਰ ਬਾਅਦ ਉਸੇ ਨੰਬਰ ਉੱਤੇ message ਆਇਆ ਕੁੜੀ ਤਾਂ ਹੈ ਪਰ ਇਸਦੀ ਕੀਮਤ ਤਿੰਨ ਲੱਖ ਰੁਪਏ ਦੇਵਾਂਗਾ ਜਦੋਂ ਮੈਂ ਉਸਦੇ ਫ਼ੋਨ ਤੇ message ਪੜ੍ਹਿਆ ਤਾਂ ਮੇਰੇ ਪੈਰਾਂ ਥੱਲਿਓ ਜ਼ਮੀਨ ਖਿਸਕ ਗਈ। ਇਸਤੋਂ ਪਹਿਲਾਂ ਕਿ ਕੋਈ ਅਨਰਥ ਹੁੰਦਾ ਮੈਂ ਉੱਥੋਂ ਭੱਜ ਆਈ ਰੋਂਦੇ ਰੋਂਦੇ ਸਸੁਰਾਲ ਪਹੁੰਚੀ, ਮੈਨੂੰ ਦੇਖ ਕੇ ਕੁਲਜੀਤ ਬੋਲਿਆ ਤੈਨੂੰ ਕਿਹਾ ਤਾਂ ਸੀ ਕਿ ਮੈਂ ਤਲਾਕ ਦੇ ਪੇਪਰ ਭਿਜਵਾ ਦੇਵਾਂਗਾ। ਹੁਣ ਇੱਥੇ ਕੀ ਲੈਣ ਆਈ ਹੈ ਮੈਂ ਉਸਨੂੰ ਸਾਰੀ ਗੱਲ ਦੱਸੀ ਉਸਦੇ ਸਾਹਮਣੇ ਮੈਂ ਖੁੱਦ ਨੂੰ ਬਹੁਤ ਛੋਟਾ ਮਹਿਸੂਸ ਕਰ ਰਹੀ ਸੀ, ਥੋੜ੍ਹੀ ਦੇਰ ਬਾਅਦ ਰਾਤ ਹੋ ਗਈ ਤੇ ਉਹ ਹਮੇਸ਼ਾ ਦੀ ਤਰ੍ਹਾਂ ਥੱਲੇ ਸੌਂ ਗਿਆ, ਪਰ ਮੈਨੂੰ ਨੀਂਦ ਨਹੀਂ ਆਈ ਤੇ ਮੈਂ ਸਾਰੀ ਰਾਤ ਰੋਂਦੀ ਰਹੀ ਕੁਲਜੀਤ ਨਾਲ ਮੈਂ ਜਿਸ ਤਰ੍ਹਾਂ ਦਾ ਵਿਵਹਾਰ ਕੀਤਾ ਸੀ ਮੈਨੂੰ ਖੁੱਦ ਨਾਲ ਨਫ਼ਰਤ ਹੋ ਗਈ। ਸਵੇਰੇ ਉੱਠ ਕੇ ਦੇਖਿਆ ਤਾਂ ਕੁਲਜੀਤ ਕਮਰੇ ਵਿੱਚ ਨਹੀਂ ਸੀ। ਮੈਂ ਰਾਤ ਨੂੰ ਹੀ ਮਨ ਬਣਾ ਲਿਆ ਸੀ ਕਿ ਕੁਲਜੀਤ ਤੋਂ ਮਾਫ਼ੀ ਮੰਗ ਕੇ ਉਸ ਨਾਲ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਾਂਗੀ, ਮੈਨੂੰ ਸਮਝ ਆ ਗਈ ਸੀ ਕਿ ਉਸ ਜਿੰਨਾ ਪਿਆਰ ਮੈਨੂੰ ਕੋਈ ਨਹੀਂ ਕਰ ਸਕਦਾ, ਕੁਲਜੀਤ ਜਦੋਂ ਸ਼ਾਮ ਨੂੰ ਘਰ ਆਇਆ ਤਾਂ ਮੈਂ ਉਸ ਤੋਂ ਮਾਫ਼ੀ ਮੰਗੀ, ਮੈਂ ਬਹੁਤ ਰੋਈ। ਪਰ ਉਹ ਕੁੱਝ ਨਾ ਬੋਲਿਆ, ਕੁੱਝ ਪੇਪਰ ਮੈਨੂੰ ਦਿੱਤੇ ਤੇ ਕਿਹਾ ਕਿ ਇਸ ਤੇ sign ਕਰ ਦੇਵੀਂ, ਮੈਂ ਉਸਨੂੰ ਕਿਹਾ ਕਿ ਮੈਨੂੰ ਤਲਾਕ ਨਹੀਂ ਚਾਹੀਦਾ ਮੈਂ ਹਮੇਸ਼ਾ ਤੇਰੇ ਨਾਲ ਰਹਿਣਾ ਚਾਹੁੰਦੀ ਹਾਂ। ਪਰ ਉਹ ਬਿਨਾਂ ਕੁੱਝ ਬੋਲੇ ਹੀ ਉੱਥੋਂ ਚਲਿਆ ਗਿਆ ਮੈਂ ਰੋਂਦੀ ਰਹੀ ਤੇ ਸੋਚਿਆ ਕਿ ਰਾਤ ਨੂੰ ਫਿਰ ਤੋਂ ਮਾਫ਼ੀ ਮੰਗ ਲਵਾਂਗੀ, ਜਦੋਂ ਰਾਤ ਨੂੰ ਕੁਲਜੀਤ ਫਿਰ ਥੱਲੇ ਸੌਣ ਲੱਗਿਆ, ਤਾਂ ਮੈਂ ਉਸਨੂੰ ਕਿਹਾ ਕਿ ਉਹ ਬੈਡ ਤੇ ਸੌ ਜਾਵੇ ਮੈਂ ਉਸਦੇ ਪੈਰਾਂ ਤੇੇ ਡਿੱਗ ਕੇ ਰੌਣ ਲੱਗੀ ਕਿ ਮੈਨੂੂੰ ਤਲਾਕ ਨਹੀਂ ਚਾਹੀਦਾ ਮੈਥੋਂ ਬਹੁਤ ਵੱਡੀ ਗ਼ਲਤੀ ਹੋ ਗਈ ਹੈ, ਮੈਨੂੰ ਜੋ ਚਾਹੇ ਸਜਾ ਦੇ ਦਿਓ। ਕੁਲਜੀਤ ਨੇ ਕਿਹਾ ਜੇ ਪੇਪਰ ਪੜ੍ਹ ਲੈਂਦੀ ਤਾਂ ਅਜਿਹਾ ਨਾ ਹੁੰਦਾ, ਮੈਂ ਬੈਡ ਤੇ ਪਏ ਪੇਪਰ ਚੁੱਕ ਕੇ ਪੜ੍ਹੇ ਜਿਹਨਾਂ ਵਿੱਚ ਲਿਖਿਆ ਸੀ ਕਿ ਕੁਲਜੀਤ ਨੇ ਆਪਣੇ ਹਿੱਸੇ ਦੀ ਜ਼ਮੀਨ ਮੇਰੇ ਨਾਂ ਨਾਮ ਕਰ ਦਿੱਤੀ ਹੈ। ਇਹ ਪੜ੍ਹ ਕੇ ਮੈਨੂੰ ਝਟਕਾ ਲੱਗਾ ਕਿ ਕੋਈ ਇੰਨਾ ਚੰਗਾ ਕਿਵੇਂ ਹੋ ਸਕਦਾ ਹੈ, ਮੈਂ ਉਸਨੂੰ ਪੁੱਛਿਆ ਕਿ ਉਸਨੇ ਅਜਿਹਾ ਕਿਉਂ ਕੀਤਾ ਹੈ ਤਾਂ ਉਸਨੇ ਕਿਹਾ ਮੈਂ ਕੱਲ੍ਹ ਸ਼ਹਿਰ ਜਾ ਰਿਹਾ ਹਾਂ, ਕੁੱਝ ਕੰਮ ਹੈ ਆ ਕੇ ਸਭ ਦੱਸ ਦੇਵਾਂਗਾ ਇੱਕ ਹਫ਼ਤਾ ਹੋ ਗਿਆ ਸੀ, ਮੈਂ ਬੜੀ ਬੈਸਬਰੀ ਨਾਲ ਕੁਲਜੀਤ ਦਾ ਇੰਤਜ਼ਾਰ ਕਰ ਰਹੀ ਸੀ ਪਰ ਉਹ ਨਹੀਂ ਆਇਆ। ਉਸਦਾ ਮ੍ਰਿਤਕ ਸਰੀਰ ਹੀ ਘਰ ਆਇਆ ਘਰ ਵਿੱਚ ਮਾਤਮ ਸ਼ਾਅ ਗਿਆ, ਮੈਂ ਤਾਂ ਇਹ ਸਭ ਦੇਖ ਕੇ ਬੇਸੁੱਧ ਹੋ ਗਈ, ਉਸਦੇ ਦੋਸਤ ਨੇ ਦੱਸਿਆ ਕਿ ਕੁਛ ਸਮਾਂ ਪਹਿਲਾਂ ਹੀ ਪਤਾ ਚੱਲਿਆ ਕਿ ਉਹ ਕੋਈ ਗੰਭੀਰ ਬਿਮਾਰੀ ਨਾਲ ਗ੍ਰਸਤ ਹੈ। ਕੋਈ ਗੱਲ ਸੀ ਜੋ ਉਸਨੂੰ ਅੰਦਰ ਹੀ ਅੰਦਰ ਖਾ ਰਹੀ ਸੀ, ਮੈਨੂੰ ਲੱਗਿਆ ਇਹ ਸਭ ਮੇਰੀ ਵਜ੍ਹਾ ਨਾਲ ਹੋਇਆ ਹੈ। ਜਦੋਂ ਘਰਦਾ ਮਾਹੌਲ ਸ਼ਾਂਤ ਹੋਇਆ ਤੇ ਮੇਰੀ ਸੱਸ ਨੇ ਮੈਨੂੰ ਇੱਕ ਚਿੱਠੀ ਦਿੱਤੀ ਤੇ ਕਿਹਾ ਕਿ ਕੁਲਜੀਤ ਨੇ ਆਪਣੇ ਦੋਸਤ ਨੂੰ ਫੜਾਈ ਸੀ ਤੈਨੂੰ ਦੇਣ ਲਈ ਮੈਂ ਕਿਹਾ ਕੁਲਜੀਤ ਤਾਂ ਅਨਪੜ੍ਹ ਸੀ ਫਿਰ ਉਸਨੇ ਦੱਸਿਆ ਚਿੱਠੀ ਕਿਵੇਂ ਲਿਖੀ। ਮੇਰੀ ਸੱਸ ਨੇ ਮੈਨੂੰ ਦੱਸਿਆ ਕਿ ਕੁਲਜੀਤ ਬਹੁਤ ਪੜ੍ਹਿਆ ਲਿਖਿਆ ਸੀ ਤੈਨੂੰ ਕਦੇ ਦੱਸਿਆ ਨੀ ਉਸਨੇ ਮੈਂ ਕਦੇ ਉਸ ਬਾਰੇ ਕੁਛ ਵੀ ਜਾਣਨ ਦੀ ਕੋਸ਼ਿਸ਼ ਵੀ ਨਹੀਂ ਕੀਤੀ ਸੀ। ਮੈਂ ਭੱਜ ਕੇ ਆਪਣੇ ਕਮਰੇ ਵਿੱਚ ਗਈ ਤੇ ਚਿੱਠੀ ਪੜ੍ਹਨ ਲੱਗੀ ਲਿਖਿਆ ਹੋਇਆ ਸੀ ਨੇਹਾਂ ਤੈਨੂੰ ਜਦੋਂ ਮੈਂ ਦੁਲਹਨ ਬਣੀ ਦੇਖਿਆ ਸੀ ਤਾਂ ਮੈਨੂੰ ਤੂੰ ਬਹੁਤ ਸੋਹਣੀ ਲੱਗੀ।

ਕਰ ਰਿਹਾ ਸੀ ਉਹਨਾਂ ਨੇ ਆਪਣੇ ਆਖਰੀ ਸਮੇਂ ਵਿੱਚ ਮੈਥੋਂ ਵਾਅਦਾ ਲਿਆ ਸੀ ਕਿ ਤੂੰ ਇਸ ਜ਼ਮੀਨ ਨੂੰ ਕਦੇ ਵੀ ਬੰਜ਼ਰ ਨਾ ਹੋਣ ਦੇਵੀਂ, ਇਸ ਲਈ ਮੈਂ ਖੇਤੀ ਕਰਦਾ ਸੀ। ਜਦੋਂ ਤੂੰ ਮੈਨੂੰ ਕਿਹਾ ਕਿ ਤੂੰ ਕਿਸੇ ਨੂੰ ਹੋਰ ਪਿਆਰ ਕਰਦੀ ਹੈ ਤਾਂ ਮੈਂ ਪੂਰੀ ਤਰ੍ਹਾਂ ਟੁੱਟ ਚੁੱਕਿਆ ਸੀ ਤੇ ਦਿਮਾਗੀ tension ਕਰਕੇ ਮੈਨੂੰ ਇਹ ਬਿਮਾਰੀ ਹੋ ਗਈ। ਜਦੋਂ ਮੈਨੂੰ ਲ ਪਤਾ ਲੱਗਿਆ ਤਾਂ ਮੈਂ ਆਪਣੇ ਹਿੱਸੇ ਦੀ ਜ਼ਮੀਨ ਤੇਰੇ ਨਾਮ ਕਰ ਦਿੱਤੀ ਤਾਂ ਕਿ ਮੇਰੇ ਤੋਂ ਬਾਅਦ ਤੈਨੂੰ ਕੋਈ ਤਕਲੀਫ਼ ਨਾ ਹੋਵੇ ਤੇ ਹਾਂ ਹੁਣ ਤੂੰ ਆਜ਼ਾਦ ਹੈ ਜਿਸ ਨਾਲ ਚਾਹੇ ਵਿਆਹ ਕਰ ਲਵੀਂ ਇਹ ਸਭ ਪੜ੍ਹ ਕੇ ਮੈਂ ਬਹੁਤ ਰੋਈ। ਮੈਂ ਆਪਣੀ ਪਤੀ ਨੂੰ ਹਮੇਸ਼ਾ ਹਮੇਸ਼ਾ ਲਈ ਖੋਹ ਦਿੱਤਾ ਸੀ, ਪਰ ਅੱਜ ਵੀ ਮੈਂ ਉਸਦੀ ਵਿਦਵਾ ਬਣਕੇ ਰਹਿ ਰਹੀ ਹਾਂ, ਇੰਨੇ ਸੱਚੇ ਸੁੱਚੇ ਬੰਦੇ ਨੂੰ ਇੰਨੀ ਤਕਲੀਫ਼ ਦੇਣ ਦੀ ਅਜਿਹੀ ਸਜ਼ਾ ਹੀ ਹੋ ਸਕਦੀ ਹੈ। ਜਿਹੜੀ ਜ਼ਿੰਦਗੀ ਬਹੁਤ ਸੋਹਣੀ ਹੋ ਸਕਦੀ ਸੀ ਮੈਂ ਆਪਣੇ ਹੱਥੀਓਂ ਉਜਾੜ ਲਈ ਸੀ, ਅੱਜ ਦਿਲ ਚ ਹੋਲ ਜਿਹਾ ਉੱਠਦਾ ਹੈ ਕਿ ਕਾਸ਼ ਕਿਤੇ ਰੱਬ ਥੱਲੇ ਆ ਕੇ ਇਹ ਪੁੱਛ ਲਵੇ ਕਿ ਤੈਨੂੰ ਕੀ ਚਾਹੀਦਾ ਹੈ।

ਸਾਸ੍ਰੀਯਾਕੈੱਲ ਜੀ ਸਰਯ ਨੂ ਤੇ ਮੇਰੇ ਵਲੋਂ ਤੁਆਡੇ ਸਾਰੇ ਪਰਿਵਾਰ ਨੂ ਤੇ ਤ੍ਵਾਨੁ ਬੋਹਤ ਬੋਹ੍ਤੀ ਦਿਲੋਂ ਤੇ ਦਿਲੋਂ ਸਸ੍ਰਿਯਾ ਕਾਲ ਚਾਚੋ ਤ੍ਵਾਨੁ ਅਪਨੀ ਚੋ ਪਾਪ੍ਰਾਯ ਵਲੋਂ ਲਿਖੀ ਹੁਈ ਹੋਈ ਜੇ ਕਹਾਨੀ ਹੈ ਤਾਵਾਡੀ ਨਾਲ ਰੂਬਰੂ ਕਰਨ ਜਾ ਰੀਹਾ ਤਾਵਾਡੀ ਨਾਲ ਫਲ ਜੀ ਕਰਨ ਜਾ ਰੇਯ੍ਹਾ ਤਾਵਾਨੁ ਦਸਾਂ ਜਾ ਰੇਯ੍ਹਾ ਕੇ ਜੋ ਜਿਨਾ ਉਨ ਤਕ ਮੈਂ ਲਿਖਿਯਾ ਅਪਨੇ ਬੋਰ ਆਯ੍ਤਮਾ ਸੰਨੀ ਕਰਨ ਲਗਾ ਤਾਵਾਡੀ ਨਾਲ ਤਾਵਾਨੁ ਚੰਗਾ ਲਗੇ ਤਾ please ਮੈਨੂ ਜ਼ਰੋਰ ਦਾਸ੍ਯੋ ਅਗਰ ਕੋਈ ਗਲਤੀ ਹੋ ਹੋਵੀ ਤਾ ਫਿਰ ਵੀ ਮੈਨੂ ਜਰੂਰ ਦਾਸ੍ਯੋ ਤੁਸੀਂ ਠੀਕ ਹ ਜੀ ਲੋ ਜੀ ਤਾਵਾਡੀ ਸੰਨੀ ਪੇਸ਼ ਹੈ ਕੀ ਪੰਜਾਬ ਦੇ ਇਤ੍ਹਾਰ ਕੋਈ ਪੰਜਾਬ ਦੇ ਇਤ੍ਹਾਰਾ ਦੀ ਯਾਰ ਅਪਾ ਗਲ ਕਰ ਦੇ ਆਂ ਟੋਹ ਬੋਹਤ ਹੀ ਚੰਗੇ ਇਤ੍ਹਾਰ ਆ ਨਾ ਅਪਨੇ ਪੰਜਾਬ ਵਿਚ ਤਾਵਾਨੁ ਵੀ ਪਤਾ ਹੈ ਕਹ੍ਨ੍ਡ ਪੰਜਾਬ ਵਿਚ ਮੀਲਿਯ ਵਾਲ ਇਤ੍ਹਾਰਾ ਦੀ ਨਾਲੀ ਵੀ ਤੁਰੀ ਰਿਹੰਦੀ ਹੈ

ਸਬ ਵਰਗੇ ਤੇ ਸੰਗੀ ਤੋਰ ਤੇ ਮਨੀ ਹੁਣ ਤੇ ਮੰਗ ਦੇ ਹੁਣ ਟਾਕ ਹੈ ਜੀ ਜੇ ਅਪਾ ਇਕ ਇਕ ਫਾਇ ਚਾਰੇ ਕਿਥਾ ਆਈ ਗਈ ਫਿਰ ਕੋਈ ਸੋਚ ਤੇ ਗਵਾ ਹੁਣ ਠੀਕ ਹੈ ਜੀ ਏਹ ਬੋਹਤ ਡੂਗਿਆ ਗਲਾ ਥੋੜਾ ਧਿਆਨ ਨਾਲ ਸੁਣਿਯੋ ਤੇ ਡਾਕ੍ਟਰ ਵੰਗਾਰਾ ਬ ਤੀ ਆਂਫ਼ਰ ਇਤ੍ਹਾਰਾ ਦਾ ਮੁਹਤ ਦੇ slow ਚ ਵੀ ਖਾਸ ਦੀ ਤਮਨਾ ਵਿਚ ਦਾਜਤ ਆਯ ਹੋਲੀ ਹੋਲੀ ਕੀਨਾ ਰੰਗ ਲਿਯਾ ਚੁਗਲ ਦਾਵਾਲ੍ਯ ਜਤਾ ਦਾ ਖਾਸ ਮਜੂਦਾ ਤਾਰਮਿਕ ਅਤੇ ਭਾਈ ਚਾਰੇ ਜੀਵਨ ਘੁਮਣ ਲਗਾ ਸੁੰਨੀ ਥੋਪ ਦੀ ਚੰਗੀ ਗਲ ਕਈ ਕਿਸੇ ਨੇ ਸੁੰਨੀ ਥੋਪ ਦੀ ਚੰਗੀ ਗਲ ਕਈ ਕਿਸੇ ਨੇ ਕਹ੍ਨ੍ਡੇ ਕੇ ਜੇ ਊ ਅਪਨੇ ਡੇਬ ਦਯ੍ਟੀ ਇਤ੍ਹਾਰ ਹੁਣ ਦੇ ਤੇ ਇਤ੍ਹਾਰ ਪੰਜਾਬ ਦੇ ਊ ਕਹ੍ਨ੍ਡੇ ਆਰ ਰੰਗੋਲੀ ਵਿਚ ਚੂਲਾ ਦਿਵਾਲੀ ਜਾਤੀ ਦਾ ਸਾਰਾ ਸਮਾਜਿਕ ਫਾਇ ਚਾਰਿਕ ਜੀਵਨ ਨੂ ਪੁਰ੍ਵਾਵੇ ਕੁਮਾਂ ਲਗਾ ਦਯ੍ਨ੍ਦਾ ਹੈ ਫੁਰ ਵਾਂਗੋ ਜਯ੍ਨ੍ਵਾਯ ਚਾਕੀ ਦਾ ਫੁਰ ਹੁੰਦਾ ਹਾਨਾ ਓਵਾਨੀ ਕੁਮ ਦਾ ਕੁਮ੍ਦਾ ਨਵੇ ਤੋ ਨਵੇ ਇਤ੍ਹਾਰ ਪੰਜਾਬ ਚ ਆ ਹੀ ਜਾਂਦੇ ਹੁਣ ਇਕ ਇਤ੍ਹਾਰ ਜਾਂਦਾ ਤੇ ਦੂਸਰਾ ਆ ਜਾਂਦਾ ਤਾਂ ਹੀ ਪੰਜਾਬ ਨੂ ਬੋਹਤ ਵੱਡਾ ਓਹਦਾ ਦਿਤਾ ਗਿਆ ਪੋਰੀ ਪਟਰੀ ਚ ਟਾਕ ਆਯ ਤੇ ਪੰਜਾਬ ਦੇ ਚਰਚੇ ਦੂਰ ਦੂਰ ਤਕ ਹੁਣ ਜਿੰਨੀ ਬਾਰ ਲੇ ਦਯ੍ਸ਼ਾ ਹੁਣ ਅਪਨੇ ਪਰਤ ਵਿਚ ਕੈਨੇਡਾ ਵਿਚ ਲੋੰਦੋੰ ਵਿਚ ਜਿੰਨੇ ਭਰਲੇ ਇਤ੍ਹਾਰ ਹੁਣ ਓਨ੍ਡੇ ਹਰ ਲੇ ਦਿਸ਼ ਹੁਣ ਸਰਯ ਵਿਚ ਪੰਜਾਬ ਦੀ ਚਰਚਾ ਹੁਣ ਤੇ ਪੰਜਾਬ ਹਮ੍ਯ੍ਸ਼ਾ ਇੱਦਾ ਹੀ ਹਰਿਯਾਲੀ ਦਾ ਖੁਸ਼ਿਆ ਪਾਰਿਯਾ ਪੰਜਾਬੀ ਆ ਵਾਦੈਯ੍ਸ਼ ਬੰਦਾ ਰਹੀ ਗਾ ਇਨੁ ਬਾਣੋੰ ਲੈ ਆਪਾਂ ਸਾਰੇ ਹੀ ਇਕ ਝੂਟ ਹੋਵਾਂ ਗੇ ਆਪਾਂ ਪੰਜਾਬ ਨੂ ਸਬ ਲਾਗ ਤੇ ਪੰਜਾਬ ਸੰਬਲੂੰਗਾ ਠੀਕ ਹੈ ਅਗਰ ਅਗਰ ਆਪਾਂ ਈ ਪੰਜਾਬ ਦੀ ਸਕਯ ਨਾ ਕੀਤੀ ਤੇ ਫਿਰ ਕੋੰ ਆਖੀ ਕਰ ਦਾ ਕੋਈ ਬਾਰੋਂ ਆ ਕੇ ਤਾ ਕਰੁ ਗਾ ਨਈ ਆਪਾਂ ਨੂ ਆਪ ਨੂ ਹੀ ਓੜੀ ਖਯਾ ਕਰਨੀ ਪੀਣੀ ਆ ਠੀਕ ਹੈ ਤੇ ਅੱਜ ਕਲ ਜਿੰਦਾ ਵਿਰੋਧ ਹੋ ਰਹੀ ਹੈ ਚੰਗੇ ਬਾੰਦਿਯਾ ਨੂ ਗੋਲਿਯ ਮਾਰੇ ਪੰਜਾਬ ਵਿਚ ਆਯ ਨਸ਼ੇ ਵਾਦ ਰਹੇ ਜੋ ਫਿਰ ਕੁਛ ਹੋ ਰਾਯ੍ਹਾ ਆਯ੍ਡੇ ਪਿਛੇ ਸਰਕਾਰਾਂ ਦਾ ਹੀ ਹੇਠ ਹੈ ਸਰਕਾਰਾਂ ਦਾ ਟਾਕ ਆਯ ਤੇ ਆਪਾਂ ਤੋਰਾ ਜਾਗਹਿ ਆਯ ਤੇ ਚੰਗੀ ਸਰਕਾਰ ਲੇ ਕੇ ਆਈਏ ਜੋ ਏਹ ਕਾਮ ਸਾਰੇ ਰੋਕ ਦੇਵੇ ਦੇ ਨੇ ਠੀਕ ਕੇ ਕ਼ਿਆ ਮਾਵਾ ਦੇ ਪੋਉਤ ਕਈ ਪੁਤਰਾਂ ਦੇ ਪੁਤ ਪੀਓਵਾਂ ਨੁ ਪੁਤਰ ਨਾਈ ਲਬ ਦੇ ਮਾਵਾਂ ਨੂ ਪੁਤਰ ਨਾਈ ਲਬ ਦੇ ਨਾਸ਼ਿਯਾ ਵਿਚ ਜੋ ਕਰ ਰਹੀ ਹੁਣ ਨਸ਼ੇ ਕਰ ਰਹੇ ਹੁਣ ਤੇ ਆਪਾਂ ਆਸ਼ਾ ਕਰ ਦੇ ਆ ਊ ਬੀ ਸਾਰੇ ਇਕ ਇਕ ਦਿਨ ਸਹੀ ਹੋ ਜਾਨ ਪੰਜਾਬ ਵਿਚ ਨਸ਼ਾ ਬੰਦ ਹੋਹੁ ਗਾ ਤਾਂਹੀ ਪੰਜਾਬ ਖੁਸ਼ਾਲ ਰਹੁ ਗਾ ਨਹੀ ਤਾਂ ਪੰਜਾਬ

ਤੇ ਵਸਦਾ ਹੀ ਰਹੇ ਗਾ ਸਾਡੀ ਮਾਂ ਬੋਲੀ ਪੰਜਾਬੀ ਹੈ ਤੇ ਅਸੀਂ ਪੰਜਾਬੀ ਮਾਂ ਬੋਲੀ ਦਾ ਕਦੇ ਵੀ ਸਿਰ ਚੁਕਨ ਨਈ ਦੇਣਗੇ ਜਿਡਾ ਹੁੰਦਾ ਹੋ ਜੇ ਦੁਨਿਆ ਇਦਰ ਦੀ ਓਦਰ ਹੋ ਜੇ ਜੋ ਜਿਤੇ ਮਰਜ਼ੀ ਪਢ਼ ਲਿਯਾ ਪਰ ਕਿਯਾ ਬੋਲਿਖ ਦੀਦੀ ਤੂ ਬਾਰੀ ਕਦੇ ਬੀ ਹਮ੍ਯ੍ਸ਼ਾ ਆਪ ਦੀ ਮਿੱਟੀ ਨੂ ਮੱਥੇ ਨਾਲ ਲਾ ਕੇ ਰਾਕਨਾ ਪੰਜਾਬ ਦੀ ਮਿੱਟੀ ਨੂ ਤੇ ਖੁਸ਼ ਰਹਨਾ ਹਮੇਸ਼ਾ ਤੇ ਅਪਨੀ ਮਾਂ ਪੀਓ ਦੀ ਸੇਵਾ ਕਰਨੀ ਜੇ ਆਪਾਂ ਓਨਾ ਨੂ ਨਾਈ ਖੁਸ਼ ਰਾਖ ਸਕੇ ਤੇ ਆਪਣਾ ਇਸ ਦੁਨਿਆ ਤੇ ਓਨ ਦਾ ਕੋਈ ਫਾਇਦਾ ਨਾਈ ਤਾਪਾ ਦੇ ਕੇ ਬਯ੍ਪ੍ਤੀ ਹੈ ਵੀਰੋ ਤੇ ਪੈਨੋ ਅਪਨੇ ਮਾਂ ਪੀਏਓ ਦੀ ਕਾਦਰ ਕਰੋ

ਹਮੇਸ਼ਾ ਤੋਹਾਨੂ ਖੁਸ਼ ਹੀ ਦੇਖਣਾ ਚੋਂਦੇ ਹਨ ਅਪ੍ਨਿਯਾ ਖ਼ੁਸ਼ਿਯਾ ਮਾਰ ਕੇ ਤਾਵਾਨੁ ਊ ਕੁਛ ਕਰ ਦੇ ਆ ਕੋਈ ਵੀ ਚੀਜ਼ ਦੀ ਜਰੂਰਤ ਹੋਂਦੀ ਕੁਛ ਦੀ ਜਰੂਰਤ ਹੁੰਦੀ ਤੂ ਅਪ੍ਨਿਯਾ ਖ਼ੁਸ਼ਿਯਾ ਬਾਰ ਕ੍ਯੂਂ ਤਹਾਨੂ ਲੇ ਕੇ ਦਿਨੀ ਆ ਅਪਨੇ ਬਚਯਾ ਦੀ ਖੁਸ਼ੀ ਪਹਲਾ ਦਾਖ੍ਡੇ ਤਾਂ ਇਸੇ ਕਰ ਕੇ ਕਹ੍ਨ੍ਡੇ ਆਂ ਕੇ ਮਾਂ ਪੀਏ ਟੋਹ ਉਤੇ ਕੋਈ ਬੀਬੀ ਹੈ ਰਾਬ ਵੀ ਹੈ ਮਾਂ ਪੀਏਓ ਤੇ ਅੰਦਰ ਹੀ ਰਾਬ ਹੈ ਓਏ ਬਾਬੀ ਦੀ ਮਦਦ ਟਾਕ ਹੈ ਤਾਵਾਨੁ ਮਾਂ ਪੀਏਓ ਨੂ ਕਦੇ ਵੀ ਦੁਖੀ ਨਾਈ ਕਰਨਾ ਚਾਹੀ ਦਾ ਹਮਾਯ੍ਸ਼ਾ ਓਨਾ ਦੀ ਰੁਉ ਖੁਸ਼ ਰਖਨੀ ਚਾਹੀ ਦੀ ਆਯ ਕਦੇ ਵੀ ਆਪਾਂ ਫਿਰ ਵੀ ਕੁਜ reliable ਤੂਤਾਂ ਦੇ ਮਾਂ ਪੀਏਓ ਇਸ ਤਰਹ ਅਪਨੇ ਕੋਲ ਵੀ ਟਾਕ ਹੈ ਜਯ੍ਰਾਯ ਬਚੇ ਬਚਾਰਿਯਾ ਦੇ ਛੋਟੇ ਛੋਟੇ ਹੁੰਦੇ ਆ ਨੀ ਮਾਂ ਪੀਏਓ ਓਨਾ ਨੇ ਦਯ੍ਖ੍ਯ ਨਾਈ ਓਵੀ ਤਾਂ ਗੁਜ਼ਾਰਾ ਕਰ ਰੇ ਰੇ ਹਾਨਾ ਟੋਹ ਕੀਨਾ ਊ ਮੀਰ ਅਪਨੇ mummy daddy ਨੂ ਯਾਦ ਕਰ ਦੇ ਆ ਕੀਨਾ ਦਿਲੋ ਓਨਾ ਨੂ ਪਯਾਰ ਕਰ ਦੇ ਊ ਆਪਾਂ ਨੂ ਚਾਹੀ ਦਾ ਕੇ ਆਪਾਂ ਵੀ ਓਨਾ ਨੂ ਦਿਲੋਂ ਪਯਾਰ ਕਰਿਯੇ ਪਿਛੋਂ ਆਪਣਾ ਪੰਜਾਬ ਆਯ ਪੰਜਾਬ ਦੀ ਕਦੀ ਬਯ੍ਸਤੀ ਨਾਈ ਹੋਣ ਦੇਨਿ ਜੋ ਬੀ ਹੋ ਜੇ ਹੋ ਜੇ ਪਰ ਨੀ ਨ੍ਯੂ ਮਾਂ ਬੋਲੀ ਏਡੇ ਕਦੀ ਪਿਟ ਨਾਈ ਲਗਨ ਡੇਨਿ ਮਾਂ ਬੋਲੀ ਹਮ੍ਯ੍ਸ਼ਾ ਸਾਡੀ ਮਾਂ ਬੋਲੀ ਰੇ ਗੀ ਚਾਹੇ ਰੱਤੀ ਸਤ ਸੋ ਵਾਕਰ ਪਾਨ ਕ੍ਯੂਂ ਨਾ ਬੈਠੀ ਹੋਈਏ ਹਮੇਸ਼ਾ ਕਾਦਰ ਬਾਰੀ ਰੇ ਗੀ ਮਨ ਬੋਲੀ ਰੇ ਸਾਡੀ ਦਿਲ ਵਿਚ ਤੇ ਸਬ ਜ਼ਰੋਰੀ ਜੇ ਆਪਣਾ ਮਾਂ ਪੀਏਓ ਹੀ ਗਾ ਓਨਾ ਨੂ ਖੁਸ਼ ਕਰ ਲੋ ਤੇ ਰਾਬ ਅਪਨੇ ਆਪ ਹੀ ਖੁਸ਼ ਹੋ ਜੇ ਗਾ ਤੇ ਓਨਾ ਦਿਯਾ ਦੁਆਵਾਂ ਨੇ ਹੀ ਆਪਾ ਨੂ ਆਗੇ ਲੇ ਕੇ ਜਾਣਾ ਹੋਣਾ ਦਿਯਾ ਦੁਆਵਾਂ ਤੋ ਬਿਨਾ ਅਸੀਂ ਕੁਛ ਵੀ ਨਾਈ ਤਾ ਇਸੇ ਕਰ ਕੇ ਕਾਨੀ ਆ ਪੰਜਾਬ ਹੈ ਜੋ ਪੰਜਾਬ ਦੇ ਮਾਤਾ ਪਿਤਾ ਹੁਣ ਜੋ ਵੀ ਆ ਤਾਵਾਡੀ ਮਾਤਾ ਪਿਤਾ ਹੁਣ ਆਪਣੀ ਸੁਣਦਾ ਦੀ ਕਾਦਰ ਕਰ ਲੋ ਜਿਓੰਦੇ ਜੀ ਅਗਰ ਓਨਾ ਦੀ ਕਾਦਰ ਨਾਈ ਕੀਤੀ ਤਾ ਬਾਦ ਵਿਚ ਪਛਤਾਂਦਾ ਦਾ ਕੋਈ ਵੀ ਫਾਯਦਾ ਨਾਈ ਟਾਕ ਹੈ ਬਾਦ ਵਿਚ ਇਕ perfect ਤੋ ਬਾਦ ਤਾਵਾਨੁ ਪਾਚ੍ਤਾਂ ਦਾ ਕੋਈ ਫਾਯਦਾ ਨਾਈ ਕੇ ਆਯ ਜੋ ਹੈ ਆਯ ਬੋਹਤ ਹੀ ਗੋਨ ਕਰੀ ਹੈ ਠੀਕ ਹੈ

ਟਾਕ ਹੈ ਜੀ ਤੇ ਅਗਰ ਰਾ ਮਾਂ ਪੀਏਓ ਖੁਸ਼ ਹੁਣ ਤਾ ਰਾਬ ਵੀ ਅਪਨੇ ਨਾਲ ਖੁਸ਼ ਹੈ ਤੇ ਅਗਰ ਮਾਂ ਪੀਏਓ ਨਹੀ ਖੁਸ਼ ਅਪਨੇ ਨਾਲ ਨਾਈ ਤਾ ਰਾਬ ਵੀ ਅਪਨੇ ਨਾਲ

ਤੂ ਕਦੀ ਵੀ ਆਪ ਦੇ mummy daddy ਨੂ ਦੁਖੀ ਨਾ ਕਰੋ ਓਨਾ ਦੀ ਹਮੇਸ਼ਾ ਰੁ ਖੁਸ਼ ਰਖੋ ਤੇ ਜੇ ਪੰਜਾਬ ਦਾ ਜੋ ਬੀ ਆਪ ਕੋ ਤਾਵਾਦਾ ਓਤੇ ਪਾਯਾ ਜਾਂਦਾ ਹੋਦਾ ਤੇ ਪੰਜਾਬ ਦੇ ਓਹਦੇ ਨੂ ਸਿਰ ਤੋ ਵੀ ਉਤੇ ਲੇ ਕੇ ਜਾਣਾ ਦੇ ਵੀ ਚਲੀ ਨੂ ਤਲੀ ਨਾਈ ਰਾਯ੍ਹਾਂ ਦੇਣਾ ਜੋ ਕਰਨਾ ਦਿਲੋਂ ਕਰਨਾ ਠੀਕ ਹੈ ਟਾਂਵਾਂ ਜੀ

ਵਧੀਆ ਵੀਰ ਵਧੀਆ ਹੋਰ ਸੁਣਾਉ ਠੀਕ ਠਾਕ ਜੇ। ਹਾਂ ਹਾਂ ਕੋਈ ਬੰਦਾ ਆ ਗਿਆ ਸੀ ਯਾਰ ਉਹ ਕਹਿਣ ਦਿਆ ਸੀ ਉਹ ਫੋਨ ਆਉਣ ਦਿਆ ਹੀ ਕਿਸੇ ਬੰਦੇ ਦਾ ਦੂਜੇ ਮੇਰੇ ਨੰਬਰ ਤੇ।

ਉਹ ਟੀਕੇ ਲੱਗਣੇ ਹੀ ਕੁੱਕੜਾਂ ਨੂੰ।

ਉਹ ਲਵਾਉਣ ਜਾਣਾ ਹੀ ਯਾਰ ਸਵੇਰੇ ਚੱਲ ਜਾਣੇ ਹੈ ਸਵੇਰੇ ਅੱਠ ਵਜੇ ਤੋਂ ਲੈ ਕੇ ਤੇ ਦੋ ਤਿੰਨ ਵੱਜ ਹੀ ਜਾਂਦੇ ਹੁੰਦੇ।

ਹਰ ਇੱਕ ਹਰ ਇੱਕ ਮੁਰਗੇ ਨੂੰ ਲਾਉਂਦੇ ਹੈ। ਆਹੋ ਆਹੋ ਦੂਜਾ ਵੀਰ ਕਿੱਥੇ ਹੈ ਉਹ ਨਹੀਂ ਤੇਰੀ ਗੱਲ ਸੁਨਣ ਦਿਆ।

ਹਾਂ ਹਾਂ ਹਾਂ ਮੈਂ ਕਿਹਾ ਸਵੇਰੇ ਚੱਲੇਂਗਾ ਦਸ ਮਿੰਟ ਨਾਲ ਮੇਰੇ।

ਆਹੋ ਉੱਥੇ ਇਦਾਂ ਫੜ ਫੜ ਕਰਾਈ ਜਾਣੇ ਡਾਕਟਰ ਆਉਣਾ ਹੈ ਉੱਥੋਂ ਬਟਾਲਿਉਂ ਆਉਣਾ ਹੈ ਸਰਕਾਰੀ ਹੈ ਡਾਕਟਰ ਤੇ ਉਹਨੇ ਟੀਕੇ ਭਰੇ ਹੁੰਦੇ ਜਿਦਾਂ। ਥੋੜੇ ਥੋੜੇ ਕਰਕੇ ਤੇ ਲਵਾਈ ਜਾਣੇ ਉਹਨੂੰ।

ਬੱਚੇ ਹੈ ਗੇ ਨਾਲੇ ਪਾਈਆ ਪਾਈਆ ਦੇ ਹੁਣੇ ਹੈ ਅੱਧ ਅੱਧ ਪਈਆ ਦੇ ਤੇ ਉਹਨੇ ਇੱਕਲਾ ਇੱਕਲਾ ਫੜਾਈ ਜਾਣਾ ਹੈ ਤੇ ਦਸ ਹਜਾਰ ਕੁੱਕੜ ਹੁੰਦਾ।

ਹਮ ਤੇ ਉਹਨੂੰ ਲਵਾਈ ਜਾਣਾ।